ਨਹੀਂ ਨਹੀਂ ਉਹ ਤਾਂ ਗੱਡੀਆਂ ਚ ਗਏ ਸੀ ਦੋ ਬਾਰ ਜਾ ਆਏ ਹਮੇ ਇੱਧਰ ਨੀਲਕੰਠ ਗਏ ਮੰਸੂਰੀ ਦੇਹਰਾਦੂਨ ਦੇਹਰਾਦੂਨ ਇੱਖੋ ਧਾਰਾ ਦੇਖੀ ਹੋਣੀ ਦੇਹਰਾਦੂਨ ਮੈਂ ਤਾਂ ਦੇਖੋ ਗਿਆ ਸੀ ਉੱਥੇ

ਦੇਖੋ ਬਹੁਤ ਦੇਰ ਹੋਗੀ ਗਿਆਂ ਨੂੰ ਕਿਹੜਾ ਅੱਜ ਦੇ ਗਏ ਹਾਂ ਜੀ ਮਤਲਬ ਪੰਦਰਾ ਸਤਾਰਾਂ ਸਾਲ ਹੋਗੇ ਮੈਨੂੰ ਵੀ ਬਹੁਤ time ਹੋਗਿਆ ਮੈਂ ਗਿਆ ਹੋਇਆ last ਥੋਨੂੰ ਦੱਸਦਾ ਦੋ ਹਜ਼ਾਰ ਚਾਰ ਪਤਾ ਨੀ ਪੰਜ ਦਾ ਗਿਆ ਹੋਇਆ ਪੰਜ ਛੇ ਦਾ

ਉਸਤੋਂ ਬਾਅਦ ਨੀ ਹਮ ਉੱਥੇ ਸੰਸਦ ਧਾਰਾ ਜੀ ਗੱਡੀਆਂ ਚ ਪਾਣੀ ਆਉਂਦਾ

ਬਹੁਤ ਵਧੀਆ ਉਹ ਹੈ ਮਤਲਬ

ਪਰ ਉਹ area ਚ ਨਾ ਇੰਨਾ ਯਾਰ ਵਧੀਆ ਨੀ ਲੱਗਿਆ ਮੈਨੂੰ area ਪਰ ਸਾਨੇ ਬੱਸ ਲੋਕ ਲੋਕ ਨੀ ਵਧੀਆ ਲੱਗੇ ਉੱਧਰਲੇ ਹੁਣ ਆਉਂਦੇ ਜਾਂਦੇ ਹੋਏ ਅਸੀਂ ਮੁੜਦੇ ਹੋਏ ਦੇਹਰਾਦੂਨ ਤੋਂ train ਫੜ ਲਈ ਦੇਹਰਾਦੂਨ ਤੋਂ train by ਹਰੀਦਵਾਰ ਹੋ ਕੇ ਆਈ ਆ

ਠੀਕ ਏ ਐਂ ਤਾਂ ਹੁਣ ਉੱਥੇ ਵੀ ਚਲੇ ਜਾਏ ਬੰਦਾ ਹਰਿਦਵਾਰ ਉੱਤਰ ਜਾਵੇ ਪਰ ਆਪਣਾ ਤੇ ਉਹਨਾ ਲੋਕਾਂ ਦਾ ਬਹੁਤ ਸੁਭਾਅ ਦਾ ਫਰਕ ਹੈ ਉਹ ਤਾਂ ਹੁੰਦਾ ਹੀ ਹੈ sir

ਤੁਸੀਂ ਤਾਂ ਗਏ ਹੋਣੇ ਮੰਸੂਰੀ ਮੈਨੂੰ ਲੱਗਦਾ

ਪਤਾ ਕੀ ਆ ਪਹਿਲਾਂ ਇੰਨਾ ਕਿੰਨੇ ਮਤਲਬ ਪੈਸੇ ਇੰਨੇ ਹੁੰਦੇ ਨਹੀਂ ਸੀਗੇ ਜਿੰਨੇ ਕੁ ਪੈਸੇ ਹੁੰਦੇ ਉੰਨਾ ਕੁ ਬੰਦਾ ਘੁੰਮ ਆਉਂਦਾ ਸੀ ਜੀਓ ਹੁਣ ਉੱਪਰ ਤਾਂ ਏਵੇਂ ਹੈ ਮੰਸੂਰੀ ਜਾਣ ਵਾਸਤੇ ਆਪਣੀ taxi ਗੱਡੀ ਫੜਨੀ ਪੈਂਦੀ ਹੈ ਜਾਂ ਬੱਸ ਚ ਜਾਓ ਜਾਂ taxi ਗੱਡੀ ਕਰੋ ਠੀਕ ਆ ਉੱਥੇ ਹੋਟਲਾਂ ਚ ਰਹਿਣਾ ਹੋਟਲ ਦੇ ਕਰਾਏ ਸਾਰਾ ਮੁੱਲ ਦਾ ਪੀਣਾ ਉੱਥੇ

ਮਤਲਬ ਤੁਸੀਂ ਉੱਥੇ ਘੁੰਮ ਕੇ ਆਉਣਾ ਸਵੇਰੇ ਜਾ ਕੇ ਸ਼ਾਮ ਨੂੰ ਉੱਥੇ ਬੱਸ ਹੈ ਤਾਂ ਕੁੱਝ ਵੀ ਨਹੀਂ ਬੱਸ ਹੋਟਲ ਏਂ ਇੱਕ company ਬਾਗ ਹੈ

ਬਾਕੀ ਹਾਂ ਇਹ ਵੀ ਜੇ ਆਲੇ ਦੁਆਲੇ ਹੋਰ ਜਗ੍ਹਾ ਹੋਣਗੀਆਂ ਬਹੁਤ ਉੱਥੇ ਜੇ ਰਹਿੰਦੇ ਇੱਕ ਦੋ ਦਿਨ ਤਾਂ ਹੋਰ ਪਤਾ ਲੱਗਦਾ

ਹਾਂ ਉਂਝ ਸਾਫ਼ ਸੁਥਰੀ ਏਨ ਇਹ ਗੱਲ ਹੈ ਮੰਨਣ ਵਾਲੀ ਸਾਫ਼ ਸੁਥਰੀ ਏਨ ਵਧੀਆ enjoy ਆਲੀ ਜਗ੍ਹਾ

ਹੁੰਦਾ ਜੀ ਉੱਥੇ ਦੇਹਰਾਦੂਨ or ਮਨਾਲੀ ਦੇ ਵਿੱਚ ਪਰ ਉੱਥੇ ਨੀ ਚੜਦਾ ਜੀ

ਦੀ ਚਾਹ ਮਿਲਦੀ ਹੈ ਜੀ ਪ੍ਰਸ਼ਾਦ

ਫ਼ੇਰ ਮੰਦਿਰ ਆਉਂਦਾ

ਤੁਸੀਂ ਤਾਂ ਹਰਿਦਵਾਰ ਵੀ ਬਹੁਤ ਘੁੰਮੇ ਹੋਣੇ ਆ ਹਰਿਦਵਾਰ ਮੈਂ ਹਾਂ ਹਰਿਦਵਾਰ ਵੀ ਮੈਂ ਦੋ ਤਿੰਨ ਵਾਰ ਜਾ ਆਇਆ ਰਿਸ਼ੀਕੇਸ਼ ਵੀ ਗਿਆ ਜੀ ਮੈਂ ਨੀਲਕੰਠ ਵੀ ਦੋ ਵਾਰ ਜਾ ਆਇਆ

ਕੋਈ ਜਿਆਦਾ ਦੁਰ ਨੀ ਹੈਗਾ ਉੱਥੇ ਨੀ ਜਾਣ ਦਾ ਮੋਕਾ ਮਿਲਿਆ ਬੱਸ ਇਹ

ਬੱਸ ਕਿਸਮਤ ਚ ਨੀ ਹੈ ਜੀ ਹਜੇ ਘੁੰਮਣਾ ਚਲੋ ਕੋਈ ਨਾ ਕਦੇ ਨਾ ਕਦੇ ਤਾਂ ਮੋਕਾ ਮਿਲੁਗਾ ਈ ਹਾਂਜੀ ਹਾਂ ਮਿਲੁਗਾ ਜੀ ਜਰੂਰ ਉਹ ਤਾਂ ਇੱਧਰ ਘੁੰਮੇ ਹੋਏ ਹਾਂ ਬਹੁਤ ਚੰਡੀਗੜ area ਥੋਡਾ ਸਾਰਾ ਗਾਇਆ ਪਿਆ ਤੁਸੀਂ ਇੱਧਰ ਗਏ ਓ ਉੱਪਰ ਜੰਮੂ ਆਲੇ ਪਾਸੇ

ਨਹੀਂ ਇੱਧਰ ਨੀ ਮੈਂ ਗਿਆ

ਉੱਧਰ ਵੀ ਕਦੇ ਬਣਿਆ ਨੀ ਮੋਕਾ

ਜਿਹੜੇ area ਨੇੜੇ ਆ ਉੱਥੇ ਤਾਂ ਮੋਕਾ ਲੱਗਦਾ ਨੀ ਹੈ

ਇੱਧਰ ਤਾਂ ਸਿੱਧੀ train ਜਾਂਦੀ ਆ ਨਾਲੇ train ਤਾਂ ਜਾਂਦੀ ਹੈ ਮਤਲਬ brother ਹੁਣੀ ਜਾ ਕਿ ਆਏ ਹੋਏ ਆ ਜੰਮੂ

ਉਹੀ ਆ ਨਾ ਜਿਹੜਾ ਨੇੜੇ ਹੈ ਉੱਥੇ ਜਾਣ ਦਾ ਮੋਕਾ ਨੀ ਮਿਲਦਾ

ਹੁਣ ਤੁਸੀਂ ਇਹ ਦੇਖਲੋ ਬਹੁਤਾ ਨਹੀਂ ਆਪਣੇ ਕਿਆ ਆਪਣੇ area ਜਿਹੜੇ ਕਾਫੀ ਕੁੱਝ ਹੈਗਾ ਇੱਧਰ ਦੇਖਣ ਨੂੰ

ਸ਼ੀਸ਼ ਮਹਿਲ sorry

ਸ਼ੀਸ਼ ਮਹਿਲ ਪੰਜਾਬ ਵੀ ਬਹੁਤ ਕੁੱਝ ਹੈ ਜੀ ਦੇਖਣ ਨੂੰ ਹਮ ਪੰਜਾਬ ਵਿੱਚ ਬਹੁਤ ਕੁੱਝ ਹੈ

ਚਲੋ ਠੀਕ ਆ sir

hello hello

ਹਾਂਜੀ ਵਿੱਕੀ ਵੀਰੇ ਕਿਵਾਂ ਓ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਵਧੀਆ ਜੀ ਹੋਰ ਕੀ ਬਣ ਰਿਹਾ ਬੱਸ ਕੁੱਝ ਨੀਂ ਹੁਣੀ shop ਤੇ ਆਇਆ ਸੀ shop open ਕੀਤੀ ਸੀ ਅੱਛਾ ਠੀਕ ਏ ਜੀ ਹੋਰ ਘਰੇ ਸਭ ਕਿਵੇਂ ਏਨ ਵਧੀਆ ਘਰੇ ਸਾਰੇ ਤੁਸੀਂ ਦੱਸੋ

ਠੀਕ ਚੱਲ ਚਾਲੀ ਜਾਂਦੀ ਏ study ਪੂਰੀ ਹੋ ਗਈ ਸੀ ਉਸ ਤੋਂ ਬਾਅਦ shop ਕਰ ਲਈ ਸੀ ਆਪਣੀ ਹਾਂਜੀ

shop ਤੇ ਹੀ ਹੁੰਨੇ ਆਂ ਰਾਤ ਨੂੰ ਵਹਿਲੇ ਹੋ ਜੋ ਫੇਰ ਘਰੇ ਚਲੋ ਵਧੀਆ ਹਨਾ job ਦੇ ਨਾਲੋ ਆਪਣਾ ਕੋਈ business ਹੋਵੇ ਬੰਦੇ ਦਾ ਉਹ ਬਹੁਤ ਵਧੀਆ ਹਨਾ

ਹਾਂਜੀ ਕੀ ਮੈਂ ਨਾ ਜਿਵੇਂ ਤੁਹਾਡੇ shop ਏ

ਹਨਾ ਤੁਸੀਂ phone ਵਗੈਰਾ ਤੇ laptopਵਗੈਰਾ ਸਾਰਾ ਕੁੱਝ purchase ਕਰਦੇ ਓ

hello hello

ਹਾਂਜੀ ਮੈਂ ਕਿਹਾ ਆਵਾਜ ਆ ਰਹੀ ਏ ਮੇਰੀ ਹਾਂਜੀ ਹਾਂਜੀ ਆ ਰਹੀ ਏ ਆਵਾਜ ਮੇਂ ਕਿਹਾ ਜਿਵੇਂ ਹਨਾ ਤੁਹਾਡੀ shop ਏ ਵੀ ਤੁਸੀਂ phone laptop ਵਗੈਰਾ ਸਾਰਾ ਕੁੱਝ purchase ਕਰਦੇ ਓ ਤੇ ਮੈਨੇ ਨਾ ਮੇਰਾ phone ਥੋੜਾ ਜਾ ਮੇਰੇ ਦਿਕਤ ਦੇ ਰਿਹਾ

ਤੇ ਮੈਂ ਕਿਹਾ ਚਲੋ ਵਿੱਕੀ ਨਾਲ ਕੀਤੀ ਜਾਵੇਂ ਹਨਾ ਗੱਲ ਤੇ ਤੁਹਾਨੂੰ ਤਾਂ ਕਿਉਂਕਿ ਇਸ ਬਾਰੇ ਸਾਰੀ knowledge ਏ ਕਿਉਂਕਿ ਨਵੀ technology ਜੋ ਵੀ ਆਦੀਆਂ ਨੇ phone ਵਗੈਰਾ ਜਾਂ ਤੇ ਹੁਣ ਤੁਸੀਂ ਇਸ ਕੰਮ ਵਿੱਚ ਹੋ ਤਾਂ ਮੈਂ ਸੋਚਿਆ ਕਿਉਂ ਨਾ ਤੁਹਾਡੀ ਸਲਾਹ ਲਈ ਜਾਵੇਂ phone ਲੈਣ ਦੇ ਲਈ ok ok ਵਧੀਆ ਕੀਤਾ ਤੁਸੀਂ ਮੈਨੂੰ phone ਕੀਤਾ ਵੇਸੇ ਆਪਣੇ ਕੋਲ ਇਸ time ਕਿਹੜਾ model ਚੱਲ ਰਿਹਾ phone ਦਾ ਜਿਹੜਾ ਤੁਸੀਂ use ਕਰ ਰਹੇ ਹੋ ਹਾਂਜੀ ਜਿਹੜਾ ਇਸ time ਤੁਸੀਂ use ਕਰ ਰਹੇ ਹੋ ਕਿਹੜਾ model ਏ ਤੁਹਾਡੇ ਕੋਲੇ ਮੈਂ Samsung galaxy A zero C S ok ok ਠੀਕ ਏ

ਚੁਕਿਆ ਇਸ ਲਈ ਇਸ ਲਈ ਦਿਕਤ ਆ ਰਹੀ ਆ ਤੇ ਇਸ ਚ ਆਵਾਜ ਵਗੈਰਾ ਵੀ ਬਹੁਤ ਘੱਟ ਆਉਂਦੀ ਆ ਸੀ ਮੈਂ ਸੋਚਿਆ ਵੀ ਹੁਣ ਹੁਣ ਇਸ ਨੂੰ change ਕੀਤਾ ਜਾਵੇ ok ok ਆਪਣੇ ਕੋਲ ਕਾਫੀ model ਮਿਲ ਜਾਂਦੇ ਨੇ ਜਿਵੇਂ ਤੁਸੀਂ Samsung use ਕਰ ਰਹੇ ਓ ਹਨਾ Samsung ਬਹੁਤ ਪੁਰਾਣੀ company ਏ ਸ਼ੁਰੂ ਤੋਂ ਚੱਲਦੀ ਆ ਰਹੀ ਏ ਹੁਣ ਜਿਵੇਂ ਨਵੇ ਆਪਣੇ vivo oppo redme oneplus ਹੋ ਗਿਆ Panasonic Sony ਕਾਫੀ ਕੰਪਨੀਆਂ ਦੇ phone ਆ ਚੁਕੇ ਨੇ ਜਿੰਨਾ ਚ ਹੁਣ ਅੱਲਗ ਅੱਲਗ inbuilt ਹੁੰਦੇ ਨੇ ਅੱਲਗ ROM ਹੋ ਗਈ ਅੱਲਗ ਅੱਲਗ RAM ਹੋ ਗਈ ਉਹਨਾ ਦੀ ਹੁਣ ਦੇਖੋ ਪਹਿਲਾਂ ਜੋ starting ਹੋਈ ਸੀ ਇੱਕ GB ਦੋ GB RAM ਤੋਂ start ਹੁੰਦੀ ਸੀ phone ਹੁਣ ਜਦੋ ਦੀ ਜਿਵੇਂ ਜਿਵੇਂ technology ਆਪਣੇ ਵੱਧੀ ਜਾਂਦੀ ਏ ਉਵੇ ਈ ਚਾਰ GB RAM ਚਾਰ GB RAM ਠੀਕ ਆ phone ਦੇ ਅੰਦਰ ਈ ਜਿਹੜੀ ਕੀ ਆਪਾਂ ਪਹਿਲਾਂ computer ਚ use ਕਰਦੇ ਹੁੰਦੇ ਸੀ ਜਿਵੇਂ ਤੁਹਾਨੂੰ ਦੱਸਿਆ ਕੀ ਤੁਹਾਡਾ phone slow ਏ

ਹਾਂਜੀ ਜਿਵੇਂ ਆਪਾਂ ਪਹਿਲਾਂ ਆਪਣੇ phone ਸੀ ਨਾ button ਵਗੈਰਾ ਵਾਲੇ phone ਆਂਦੇ ਸੀ ਤੇ ਉਸ ਚ ਆਪਾਂ ਮਤਲਬ memory card ਵਗੈਰਾ ਪਾਂਦੇ ਸੀ ਹਨਾ ਕਿਉਂਕਿ ਉਸ ਚ ਇੰਨੀ storage ਨਹੀਂ ਹੁੰਦੀ ਸੀ ਇਸ ਕਰਕੇ ਆਪਾਂ ਜੋ ਵੀ photos ਵਗੈਰਾ videos ਵਗੈਰਾ ਆਪਾਂ ਜੋ ਵੀ

ਹੈਨਾ ਤੇ ਹੁਣ technology ਇੰਨੀ ਵੱਧ ਚੁਕੀ ਏ ਵੀ phone ਦੀ ਹੀ space RAM ਇੰਨੀ ਜਿਆਦਾ ਹੋ ਗਈ ਤੇ phone ਦੀ processing ਵੀ ਜਿਆਦਾ ਹੋ ਗਈ ਹਨਾ ਹਾਂਜੀ ਹਾਂਜੀ ਸਹੀ ਕਹਿ ਰਹੇ ਹੋ ਤੁਸੀਂ ਹਾਂਜੀ processing ਦੀ ਉਹ ਗੱਲ ਏ ਤੁਸੀਂ ਸਹੀ ਕਿਹਾ ਮੈਂ ਉਹੀ ਤੁਹਾਨੂੰ ਦਸ ਰਿਹਾ ਸੀ detail ਚ ਵੀ ਜਿਵੇਂ ਤੁਸੀਂ ਕਹਿ ਰਹੇ ਹੋ ਪਹਿਲਾਂ memory card ਪੈਂਦਾ ਸੀ ਹੁਣ ਆਪਾਂ ਨੂੰ ਦੇਖੋ memory card ਤੁਹਾਨੂੰ ਖਰੀਦਣ ਦੀ ਲੋੜ ਹੀ ਨਹੀਂ ਹੈਗੀ phone ਦੀ ਖੁਦ ਦੀ ROM ਇੰਨੀ ਏ ਕੀ ਆਪਾਂ ਉਸ ਚ ਇੱਕ ਸੋ ਅਠਾਈ GB ਤੱਕ RAM ਏ ਇੱਕ ਸੋ ਅਠਾਈ GB ROM ਤੱਕ ਕੀ ਨਹੀਂ store ਕਰ ਸਕਦੇ ਅਸੀਂ

ਹਾਂਜੀ ਹਾਂਜੀ ਵੀਹ ਤੋਂ ਪੱਚੀ ਹਜ਼ਾਰ ਇਹਦੇ ਵਿੱਚ ਤਾਂ ਆਪਾਂ ਨੂੰ ਬਹੁਤ variety ਮਿਲ ਜੇ ਗਈ phone ਦੀ ਅੱਲਗ ਅੱਲਗ company ਦੇ ਅੱਲਗ ਅੱਲਗ ਜਿਵੇਂ ਹੁਣ ਤੁਹਾਨੂੰ ਪਤਾ ਕੀ ਤਿਉਹਾਰਾ ਦਾ ਥੋੜਾ ਚੱਲ ਰਿਹਾ ਉਸ ਤੇ sale ਚੱਲ ਰਹੀ ਹੁੰਦੀ ਏ ਆਪਾਂ ਨੂੰ ਕੁੱਝ percent off ਮਿਲ ਜਾਂਦਾ ਆਪਾਂ cash ਲੀਨੇ ਆ ਜਾਂ EMI ਤੇ ਵੀ ਜਿਵੇਂ ਵੀ ਉਹ ਤਾਂ

ਮੈਂ ਤੁਹਾਨੂੰ ਕੁੱਝ ਕ model ਦੱਸਦਾ ਤੁਸੀਂ ਉਹਨਾ ਚੋ choose ਕਰਕੇ ਮੈਨੂੰ ਦਸਿਊ ਜਿਵੇਂ ਆਪਣੇ vivo ਚ ਨੇ vivo company ਏ ਨਾ new ਚੱਲ ਰਹੀ ਏ ਹਨਾ ਉਸ ਦੇ vivo Y one ਹੋ ਗਿਆ vivo ਪਚਤਰ ਹੋ ਗਿਆ vivo S one

phone ਚ ਕੁੱਝ ਵੀ data store ਕਰ ਸਕਦੇ ਓ ਕੁੱਝ ਵੀ ਤੁਸੀਂ ਆਪਣਾ documentation ਕਰ ਸਕਦੇ ਓ ਵੀ ਤੁਹਾਨੂੰ in future ਚ hang ਹੋਣ ਦੀ ਕੋਈ ਦਿਕਤ ਨਹੀਂ ਆਏਗੀ ਇੱਕ ਹੋਰ ਗੱਲ ਆਪਾਂ ਨੂੰ ਬਾਰ ਬਾਰ phone charge ਕਰਨ ਦੀ ਲੋੜ ਨੀ ਹੈਗੀ ਕਿਉਂਕਿ ਹੁਣ inbuilt ਬੈਟਰੀਆਂ ਆਣ ਲੱਗ ਗਿਆ ਪੰਜ ਹਜ਼ਾਰ MH ਸੱਤ ਹਜ਼ਾਰ MH ਜਿਹਨਾ ਦੇ ਨਾਲ fast charger ਹੁੰਦੇ ਨੇ phone ਦੇ ਨਾਲ ਏਵੈ ਜਿਵੇਂ ਤੁਹਾਨੂੰ vivo ਬਾਰੇ ਦਸ ਰਿਹਾ redme company ਹੈ ਇਹਨਾ ਦੀ ਆਪਣੀ manufacturing ਹੈਗੀ ਏ ਉੰਨਾ ਦੇ phone ਬਹੁਤ ਵਧੀਆ ਨੇ ਤੇ India ਚ ਨਾਲੇ manufacture ਹੋ ਰਹੇ ਨੇ ਹੁਣ ਸਾਰੀਆਂ ਇਹ ਜਿਹੜੀਆਂ ਕੰਪਨੀਆਂ ਨੇ ਫੋਨਾ ਦੀਆਂ ਇਸ ਤਰਾਂ ਕਰ ਕੇ ਉਹ features ਵੀ ਜਿਆਦਾ ਪਾ ਰਹੀਆਂ ਨੇ ਇੱਕ phone ਦੇ number ਹੁਣ ਇੰਨੇ ਕ feature ਆ ਚੁਕੇ ਨੇ ਕੀ ਆਪਾਂ ਨੂੰ ਅੱਲਗ ਤੋਂ laptop ਜਾਂ PC ਲੈਣ ਦੀ ਲੋੜ ਨਹੀਂ ਹੈਗੀ

ਤੇ ਪਹਿਲਾਂ ਦੇਖ ਲੋ ਪਹਿਲਾਂ ਆਪਣੇ ਕੋਲ phone ਘਰਾਂ ਦੇ ਵਿੱਚ ਲੱਗੇ ਹੁੰਦੇ ਸੀ ਹਨਾ landline phone ਹੁੰਦੇ ਸੀ ਸਿਰਫ ਤੇ ਹੁਣ technology ਦੇਖੋ ਵੀ ਕਿੱਥੇ ਤੱਕ ਆ ਚੁਕੀ ਏ ਫੋਨਾ ਦੀ ਇੰਨੀ RAM ਹਨਾ ਵੀ computer laptop ਦੀ ਵੀ ਜਰੂਰਤ ਆਪਾਂ ਨੂੰ ਨਹੀਂ ਪੈਂਦੀ phone ਆਪਣੇ ਕੋਲ ਇੰਨੀ RAM ਦੇ phone ਹੋਣਗੇ ਕਿਉਂਕਿ phone ਦੇ ਵਿੱਚ ਹੀ ਇੰਨੀ space ਹੁੰਦੀ ਏ ਹੁਣ technology ਦਾ ਬਹੁਤ ਜਿਆਦਾ ਫਰਕ ਪੈ ਚੁਕਿਆ ਹਾਂਜੀ ਹਾਂਜੀ ਮੈਂ ਵੀ ਤੁਹਾਨੂੰ ਦਸ ਰਿਹਾ ਜਿਵੇਂ technology ਤੋਂ ਆਪਾਂ ਨੂੰ security ਦੇ ਬਹੁਤ ਜਿਆਦਾ ਫਾਇਦੇ ਨੇ phone ਤੋਂ ਜਿਵੇਂ ਆਪਾਂ ਦੇਖੋ ਪਹਿਲਾਂ ਆਪਾਂ ਨੇ ਪੈਸੇ ਦਾ ਕੁੱਝ ਵੀ ਕਰਨਾ ਹੁੰਦਾ ਸੀ banks ਵਿੱਚ ਜਾਣਾ ਪੈਂਦਾ ਸੀ ਉਹਦੇ ਲਈ ਪਹਿਲਾਂ form ਭਰੋ ਫੇਰ ਪੈਸੇ ਕਡਵਾਉ ਜਾਂ ਕੋਈ ਵੀ transaction ਕਰਨੀ ਏ passbook ਪਾਗੇ ਤੇ ਜਾਉ ਉਹਨਾ ਨੂੰ ਸਾਰੇ sign ਹੋ ਕੇ ਫੇਰ ਅੱਗੇ transaction ਹੁੰਦੇ ਸੀ ਜਦੋ ਦੀ technology ਉਸੇ ਚ ਆਈ ਏ ਕਿੰਨੇ ਕ APPS ਆ ਚੁਕੇ ਨੇ ਜਿਹੜੀ online transection ਹੁੰਦੀ ਏ bank ਤੋਂ ਆਪਾਂ ਨੂੰ ਕਿਸੇ ਨੂੰ ਕੁੱਝ show ਕਰਨ ਦੀ ਲੋੜ ਨੀ ਆਪਾਂ ਜਿਵੇਂ

ਇੰਨਾ ਉਹ ਕਹਿੰਦੇ ਨੇ ਇੰਨਾ APPS ਨਾਲ ਆਪਾਂ ਨੂੰ bank ਜਾਣ ਦੀ ਲੋੜ ਨਹੀਂ ਹੈਗੀ ਆਪਣਾ ਪੇਸਾ ਕਿਸੇ ਨੂੰ show ਨੀਂ ਹੁੰਦਾ ਆਪਾਂ ਆਪਣੇ account ਦੇ transection ਕਿਸੇ ਨੂੰ ਪੈਸੇ ਭੇਜ ਸਕਦੇ ਆ ਕਿਸੇ ਤੋਂ ਮੰਗਵਾ ਸਕਦੇ ਆ ਕਿਸੇ ਨਾਲ ਕੋਈ deal fix ਕਰ ਸਕਦੇ ਆ

ਹਾਂਜੀ ਦੇਖੋ ਹੁਣ ਆਪਾਂ ਬਜ਼ਾਰ ਵਗੈਰਾ ਜਾਣੇ ਆ ਨਾ ਕਈ ਵਾਰ ਆਪਣਾ ਕੀ ਹੁੰਦਾ ਆਪਣਾ purse ਵਗੈਰਾ ਜਾਂ ਆਪਾਂ ਕੀਤੇ ਵੀ office ਵਗੈਰਾ ਜਾਣੇ ਆ ਤੇ ਆਪਣਾ purse ਆਪਾਂ ਘਰ ਭੁੱਲ ਜਾਣੇ ਆ ਨਾ by chance ਆਪਾਂ miss ਹੋ ਗਿਆ ਆਪਣੇ ਤੋਂ ਘਰ ਆਪਣੇ ਕਈ ਵਾਰ ਯਾਦ ਨਹੀਂ ਰਹਿੰਦਾ ਆਪਣੇ ਟੇਨਸ਼ਣਾ ਇੰਨੀਆਂ ਨੇ

ਆਪਣਾ phone ਆਪਣੇ ਕੋਲ ਹੁੰਦਾ ਹਨਾ ਤੇ ਆਪਾਂ ਕੁੱਝ ਵੀ ਖਰੀਦ ਸਕਦੇ ਆ ਜਾਂ ਕੁੱਝ ਵੀ ਕੀਤੇ ਵੀ ਆਪਾਂ ਪੈਸੇ ਦੇਣੇ ਹੋਣ ਤਾਂ ਆਪਾਂ phone ਦੇ ਜਰੀਏ transfer ਕਰ ਸਕਦੇ ਆ ਤੇ phone ਦੇ ਵਿੱਚ ਹੀ ਇੰਨੀ technology ਆ ਗਾਈ ਨਾ ਵੀ phone ਆ ਜਿਹੜਾ ਉਹ ਹਰੇਕ ਲਈ ਜਰੂਰੀ ਹੋ ਗਿਆ ਜਿਵੇਂ ਹੁੱਣ phone ਆ ਗਏ ਸਭ ਤੋਂ ਪਹਿਲਾਂ ਚੱਲਦੇ ਹੁੰਦੇ ਸੀ PC ਜਿੰਨੂ ਆਪਾਂ personal computer ਕਹਿ ਲੈਂਨੇ ਆ ਉਹਦਾ CPU ਅੱਲਗ ਹੁੰਦਾ ਸੀ mouse ਅੱਲਗ ਹੋਣਾ keyboard ਅੱਲਗ type ਕਰਨ ਵਾਸਤੇ ਹਨਾ power plug ਅੱਲਗ ਲਗਾਣਾ ਪੈਂਦਾ ਸੀ ਉਹਦੇ ਲਈ ਕਿੰਨੀ ਚੀਜਾ ਹੁੰਦੀਆਂ ਸੀ ਜਿਹੜੀ ਇੱਕ PC ਚ ਕੰਮ ਕਰਨ ਲਈ ਚਲਾਣੀ ਪੈਂਦੀਆਂ ਸੀ technology ਵੱਧੀ ਉਹ ਸਾਰੀ ਚੀਜ਼ਾ ਇੱਕੋ ਚੀਜ ਚ ਆ ਗਈਆਂ ਉਹਨੂੰ ਨਾਮ ਦੇਤਾ laptop ਉਸ ਚ ਹੀ mouse ਆ ਗਿਆ ਉਸ ਚ ਹੀ speaker ਅ ਗਿਆ ਉਸ ਚ ਹੀ chargeable ਆ ਗਿਆ ਤੁਸੀਂ ਇੱਕ ਵਾਰੀ charge ਕਰਕੇ ਉਨੂੰ ਆਪਣੇ ਪੰਜ ਤੋਂ ਛੇ ਘੰਟੇ ਆਰਾਮ ਨਾਲ ਉਸ ਦੇ ਕਰ ਸਕਦੇ ਓ